ਮੈਂ ਕਿਹਾ ਅੱਜ ਭਾਵੇਂ ਉਹ ਵੀ ਖਹਿੜੇ ਪੈ ਜਾਏ

ਆਹੋ ਆਹੋ ਇਹ ਤੇ ਗੱਲ ਹੈਗੀ ਹੈ

ਪੋਤਿਆਂ ਨੂੰ ਦੇ ਦੇਵਾਂਗੇ ਕਹਿ

ਓਦਾਂ ਜੇ ਪਾਰਟੀ ਵਾਲੇ ਦਿਨ ਜੋਤ ਦੀ ਬੋਤਲ ਗਵਾਚ ਗਈ ਤੇ ਨਵੀਂ ਬੋਤਲ ਵੱਡੀ ਲਿਆਂਦੀ

ਉਹ ਨਿੱਕੇ ਨੇ ਤੇ ਕਹਿੰਦਾ ਵੀ ਮੈਂ ਮੰਮੀ ਲੈ ਚੱਲਿਆ ਵਾਂ ਮੈਂ ਪੀਆ ਕਰਨੀ ਆਂ।

ਉਹ ਲੱਗ ਤੇ ਲੈ ਗਿਆ ਬਥੇਰਾ ਕਵੀ ਅਬੀ ਨਾ ਕਰ ਨਾ ਕਰ ਮੈਂ ਕਿਹਾ ਕੋਈ ਨੀ ਹੋਰ ਲੈ ਆਵਾਂਗੇ ਜੇ ਪੀਊਗਾ ਤੇ

ਹੋਰ ਫਿਰ

ਹਮ ਚਲੋ ਵਧੀਆ

ਹਾਂ ਪੀ ਲਈ ਚਾਹ ਗੋਲਡੀ ਆਇਆ ਸੀ ਰੋਟੀ ਰਾਟੀ ਖਾਧੀ ਉਹਨੇ

ਅੱਜ ਇਹਨਾਂ ਦੀ ਜਿੰਦੀ ਵੀ ਬੜੀ ਬਿਮਾਰ ਹੋਈ ਸਾਮੇ ਦੀ

ਬੇਚਾਰੀ ਦੇ ਕਲੇਜੇ ਚ ਪੀੜ ਹੋਣਡੀ ਤੇ ਉੱਲਟੀਆਂ ਬੜੀਆਂ ਆਉਂਦੀਆਂ ਦਾਖਲ ਕਰਵਾਇਆ ਸੀ ਮਨੇਰ ਦੇ ਖੜਕੇ

ਆਹੋ ਲਿਆਂਦਾ ਹੁਣ ਘਰ ਹਾਂ ਤੇ ਉਹਦਾ ਕੀ ਹਾਲ ਹੈ ਜੱਸ ਦਾ ਕੀ ਹਾਲ ਹੈ ਹੁਣ? ਜਸ ਉਹਦਾ ਪਤਾ ਲੈਣ ਗਈ ਠੀਕ ਹੈ।

ਉੱਥੇ ਪੁੱਛਿਆ ਮੈਂ ਕਿਹਾ ਠੀਕ ਹੈ ਕਹਿੰਦੀ ਠੀਕ ਹੈ ਹੁਣ ਹਾਂ ਜਾਵਾਂਗੀ ਮੈਂ ਵੀ ਗਈ ਗਈ ਨੀ ਸਗੋਂ। ਆੜੀਏ ਜਾਇਆ ਹੀ ਨੀ ਜਾਂਦਾ ਘਰੋਂ ਮੁੰਡਾ ਕਿਸੇ ਪਾਸੇ ਨਿਕਲਣ ਨੀ ਦਿੰਦਾ।

ਐਂ ਸੁਥਰੀ ਹੈ ਗੁਲਾਬੋ ਸਾਨੂੰ ਆਵਾਜ਼ ਮਾਰ ਲੈਂਦੀ ਚੱਲ ਬੰਦਾ ਹਨਾ ਉੱਠ ਜਾਂਦਾ ਤੇ ਚੱਲ ਹਨਾ

ਮੇਰੇ ਆਪ ਕੱਲ੍ਹ ਏਦਾਂ ਹੀ ਹੋਈ ਬੁਖ਼ਾਰ ਦੇ ਨਾਲ ਹੀ ਉੱਲਟੀਆਂ ਤੇ ਮੁੰਡਾ ਤੇ ਉਸੇ ਵੇਲੇ ਲੈ ਗਿਆ। ਹਮ ਸਹੀ ਗੱਲ ਕਿ ਚਲੋ ਵਧੀਆ ਸਗੋਂ ਦੋ ਵਾਰੀ ਗਏ ਪਹਿਲਾਂ ਤਾਂ ਡਾਕਟਰਾਂ ਦੀ ਦੁਕਾਨਾਂ ਬੰਦ ਫਿਰ ਸ਼ਾਮੀ ਉਹਨੇ ਫੜਿਆ ਮੈਨੂੰ।

ਡਾਕਟਰ ਨੀ ਮਿਲਦਾ ਇੱਥੇ ਕੋਈ ਵੀ

ਗਰਮੀ ਹੋ ਜਾਂਦੀ ਮੈਂ ਕਿਹਾ ਲੋਕੀ ਬੜੇ ਡਏ ਆ ਕਹਿਣ ਬੁਖਾਰ ਕਿਸੇ ਨੂੰ ਉੁੱਲਟੀਆਂ

ਆਹੋ ਗਰਮੀ ਪੈਣ ਹੀ ਬੜੀ ਡਈ ਆ ਤੇ ਜਦੋਂ ਝੋਨੇ ਲੱਗਣੇ ਆ ਵੇਖੀ

ਪਾਣੀ ਇਸ ਤਰ੍ਹਾਂ ਲੱਤਾਂ ਵਿੱਚ ਪਾਣੀ ਚ ਠੀਕ ਰਹਿੰਦਾ ਕੰਮ।

ਇੱਥੇ ਆ ਜਾਇਆ ਕਰਾਂਗੇ ਦੋ ਮਿੰਟ ਗੱਲ ਕਰਕੇ ਤੇ ਚਲੇ ਜਾਇਆ ਕਰਾਂਗੇ। ਹਾਂ ਚੱਲ ਵਧੀਆ। ਤੂੰ ਇੱਥੇ ਪਨੀਰੀ ਪੁੱਟੀ ਜਾਈਂ ਤੇ ਹਾਂ ਮੈਂ ਇੱਥੇ ਪਨੀਰੀ ਪੁੱਟੀ ਜਾਣੀ ਹੈ। ਮੈਂ ਤਾਂ ਆਪ ਕਿਹਾ ਦੋ ਦਿਨ ਮੈਂ ਲਾ ਲਵਾਂਗੀ ਮੰਨਦਾ ਹੀ ਨੀ

ਸਰੀਰ ਨੀ ਠੀਕ ਜਿਹਾ ਤੇ ਮੈਂ ਜਾ ਨੀ ਡਈ ਗੁੱਸੇ ਹੁੰਦੇ ਆ ਕਹਿੰਦਾ ਨਾ ਜਾਇਆ ਕਰ।

ਹੋਰ ਫਿਰ

ਕੁਛ ਨੀ ਕਰਨਾ ਕੀ ਰੋਟੀ ਮੈਂ ਸਬਜ਼ੀ ਉਡੀਕਣ ਦੀ ਸਬਜ਼ੀ ਵਾਲੇ ਨੂੰ ਕਿਸੇ ਨੂੰ ਕੀ ਧਰਿਆ ਰੋਜ਼ ਧਰਨ ਦਾ ਬੜਾ ਪੰਗਾ ਰੋਜ਼।

ਹਾਂ ਅਸੀਂ ਕਰੇਲੇ ਬਣਾ ਲੈਨੇ। ਆਹੋ ਬਣਾ ਲਓ ਬਣਾ ਲਓ।

ਕੜੀ ਕੋਪਤੇ ਵੀ ਬਣਾ ਲਾ ਤੇ

ਬਣਾ ਲਾ ਤੇ ਨਾਲੇ ਕਰਲਾ ਉਹ ਕੀ ਉਹਨੂੰ ਕਹਿੰਦੇ ਈ ਉਹ

ਮੈਂ ਸਾਰੀਆਂ ਚੀਜ਼ਾਂ ਮੈਂ ਇਕੱਲੀ ਨੇ ਬਣਾ ਲੈਣੀਆਂ। ਹਾਂ ਕਹਿ ਮੈਂ ਸਾਰੀਆਂ ਬਣਾ ਕੇ ਮੈਂ ਕਿਹੜਾ ਲੰਗਰ ਲਾਉਣਾ ਵਾਂ

ਕੱਢਦੇ ਜੇ ਕਹਿੰਦਾ ਨਹੀਂ ਤੂੰ ਅੱਜ ਤੜਕਾ ਤੇ ਕੱਦੂ

ਨਹੀਂ ਕੇਸੂ ਨੇ ਚਲੇ ਜਾਣਾ ਵਾਂ ਕੇਸੂ ਨੇ ਬਸ ਚਾਚੇ ਦਸਵੇਂ ਤੱਕ ਲਈ ਰੁੱਕਣਾ ਵਾਂ।

ਆਹੋ ਚੱਲ ਕੰਮ ਕੀਤਿਆਂ ਕਿਹੜਾ ਸਰਦਾ ਵਾ।

ਸਰਦਾ ਕਿਸ਼ਤਾਂ ਜੀਣ ਦਿੰਦੀਆਂ ਕਿਸ਼ਤਾਂ ਆਈਆਂ ਰਹਿੰਦੀਆਂ।

ਆਹ ਤੇ ਸਾਡੀ ਪੰਦਰਾਂ ਤਰੀਕ ਤੇ ਆ ਗਈ ਆ ਵਾਲੀ

ਛੋਲਾਂ ਤੇ ਕਦੇ ਸਤਾਰਾਂ ਤੇ ਕਦੇ ਪੰਦਰਾਂ ਤੇ ਆ ਜਾਂਦੀ ਹੈ। ਆ ਪਹਿਲੀ ਤਰੀਕ ਤੇ ਉਹ ਰਾਜ ਕਿਸ਼ਤ ਫੜਾ ਵੀ ਆਇਆ ਅਗਲਾ ਪਹਿਲਾਂ ਹੀ। ਹਾਂ ਹਾਲੇ ਪਹਿਲੀ ਚੜ੍ਹਨੀ ਆਂ ਤੇ ਇਹ ਕਹਿੰਦੇ ਚਾਲੀ ਰੁਪਏ ਘੱਟ ਆ ਉਹ ਦੇ ਕੇ ਆਉਨੇ ਆਂ ਠੀਕ ਹੈ

ਚੱਲ ਠੀਕ ਹੈ ਫਿਰ

ਠੀਕ ਹੈ।

ਹਾਂ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਪੀ ਲਿਆ ਸੱਬਜੀ ਆਲੇ ਭਾਈ ਨੂੰ ਢੀਕਣ ਦਿਹ ਸਬਜੀ ਲੈਣੀ ਅੜੀਏ ਹਜੇ ਅਹਿ ਰਾਤੀ ਦਾਲ ਬਣਾਈ ਚਾਹੇ ਅੱਜ ਮੈ ਫੇਰ ਦਾਲ ਬਣਾ ਲੈਣੀ ਸੀ। ਹੋਰ ਫਿਰ ਹਾਏ ਨੀ ਦਾਲ ਰੋਜ ਦਿਹਾੜੀ ਖਸਮਾਂ ਨੂੰ ਖਾਏ ਸਿਆਪਾ ਅੱਛਾ ਦਾਲ ਨਾਂ ਮੈ ਬਣਾਈ ਅੱਜ ਮੈਂਨੂੰ ਬੜਾ ਗੁੱਸਾ ਚੱੜਦਾ ਹੋਰ ਫੇਰ,

ਅਹਿ ਰਾਤੀ ਬਣਾਈ ਸੀ ਹਮ ਹਾਂ ਕੁੱਛ ਨੀ ਮੈਵੀ ਦੇਖਦੀ ਚਾਚੇ ਨੂੰ ਕੀ ਬਨਾਵਾਂ ਅੱਜ ਵੇਸਣ ਦੀ ਕੜੀ ਬਣਾਉਂਦੇ ਆ ਘੇਟ ਜੀ ਪਕੋੜੇ ਸ਼ਕੋੜੇ ਪੱਕਾ ਕੇ, ਅੱਛਾ ਅੱਛਾ ਮੈ ਤਾ ਅਭੀ ਨੂੰ ਕਹਿਣਡਿ ਹਾਂ ਹਾਂ ਏਹੋ ਤਾਂ ਮੈ ਕਹਿਣ ਲੱਗੀ ਹਾਂ ਭਈ ਬੈਸਣ ਦੀ ਕੜੀ ਮੇਰੇ ਨਿਆਣੇ ਨੀ ਚਾਚੀ ਖਾਂਦੇ ਫੇਰ ਏ ਨਹੀਂ ਖਾਂਦੇ ਬੈਸਣ ਦੀ ਕੜੀ

ਨਿਆਣੇ ਖਾਂਦੇ ਚਾਹੇ ਤਾਂ ਬੰਦਾ ਬਣਾਵੇ ਛੱਡਣਗੇ ਨੀ,

ਸਾਡੇ ਤਾਂ ਮੈ ਤਾਂ ਬੜੀ ਸ਼ੱਕੀਨ ਏ ਬੈਸਣ ਦੀ ਕੜੀ ਦੀ, ਚਾਚਾ ਵੀ ਬੜਾ ਸ਼ੱਕੀਨ ਏ, ਸਾਡਾ ਕੇਛੂ ਵੀ, ਸਾਡੇ ਸਾਰੇ ਸਬਜੀਆ ਖਾ ਲੈਂਦੇ ਸਾਰਿਆ ਸਬਜੀਆ ਕੇਛੂ ਮੇਰੇ ਨੇ ਕਦੀ ਨਾਂ ਨੀ ਕੀਤੀ ਭਈ ਮੈ ਕੇਡੀ ਸਬਜੀ ਖਾਣੀ, ਹਮਹ ਦੋਹਾਈ ਅਹਿ ਕੱਦੂ ਇੱਕ ਬਾਰ ਨੀ ਚਾਚੀ ਬਣਾਇਆ ਜਿਨੂੰ ਕਹਿੰਦੇ ਇੱਕ ਬਾਰ,

ਇੱਕ ਬਰੇ ਨੀ ਬਣਾਇਆ ਨਾਂ ਹਲਵਾ ਨਾਂ ਕੱਦੂ, ਹਮ ਮੈ ਇੱਕ ਬਾਰੀ ਹਲਵਾ ਬਨੋਇਆ ਕਰੇਲੇ ਬਣਾਏ ਇੱਕ ਬਰੀ,

ਤੇ ਕਰੇਲੇ ਤਾਂ ਕਰੇਲੇ ਵੀ ਇੱਕ ਦਿਨ ਬਣਾ ਲਏ ਹੀ ਹਮ,

ਆਸੀ ਮਾਂ ਪੁੱਤਾਂ ਨੇ ਕੜੀ ਮਜਾਜ ਨੀ ਕੀਤੀ ਆ ਸਬਜੀ ਨਹੀਂ ਖਾਣੀ ਤੇ ਆ ਨੀ ਖਾਣੀ ਸਾਰਿਆ ਸਬਜੀਆ ਖਾਂਦੇ ਆਪਾ ਅਹਮ ਮੀਨੂੰ ਪਰਸੋਂ ਦਾ ਕੱਦੂ ਬਣਾਇਆ ਦਾਲ ਪਾਕੇ,

ਕੇਛੂ ਆਪਾ ਕੱਦੂ ਬਨਾਣਾ ਦੇਸੀ, ਆਹ ਤੇ ਚਾਚੀ ਰਾਣੀ ਆਈ ਹੀ ਤੇ ਮੈ ਓਹਨੂੰ ਡਈ ਹਾਂ ਕਹਿਣ ਤੇ ਕਹਿਣਡਿ ਹੀ ਚਾਚੀ ਰਾਣੀ ਭਈ ਇੱਕ ਹਫ਼ਤੇ ਬਣਾ ਲੈ ਮੈਕਿਆ ਅੜੀਏ ਮੋਸਮ ਜੇਆ ਅੱਜ ਠੀਕ ਜੇਹਾ ਨੀ ਏ, ਤੇ ਸਲਨ ਸਲੰਡਰ ਹੋਵੇ ਨਾਂ ਤੇ ਬੰਦ ਅੰਦਰ ਅੰਦਰ ਏਹੋ ਜਹ ਹਣਾ ਬਣਾ ਲੈ ਸਬਜੀ ਦਾ ਤੇ ਫੇਰ ਮੀਂਹ ਅੱਜ ਮੈ ਹਨਾ, ਆਹੋ ਹਣਾ ਮੀਂਹ ਦੇ ਕਰ ਫੇਰ ਨੀ ਨਾਂ ਬਣਦਾ ਕੁੱਛ ਵੀ ਸਹੀ,

ਮੈ ਵੇਖ ਲੈਨੀ ਹੈ,

ਹਾਂ ਇਹ ਚਾਚੀ ਬੜੀ ਸਵਾਦ ਬਣਾਉਂਦਾ ਹੁੰਦਾ ਸਾਡਾ ਮਾਈਕਲ ਬੜੀ ਬਣਾਉਂਦਾ ਹੁੰਦਾ। ਮੈਗੀ ਤਾਂ ਵਿੱਚਏ ਨੀ ਉੱਤਰੀ,

ਹਮ ਗੋਲੂ ਚਾਚੀ ਗੋਲੂ ਸਾਡਾ ਮੈਗੀ ਆਲੇ ਚੋਲ ਬਣਾ ਲੈਂਦਾ।

ਚੋਲ ਵਡਿਆ ਬਨਦੇ ਸਵਾਦ ਲੱਗਦੇ ਓਹਨਾਂ ਨੂੰ, ਹਣਾ ਮੈਗੀ ਆਲੇ ਹਣਾ,

ਓਹਨੇ ਭੈਣੇ ਰੀਆ ਕੋਲੋਂ ਸਿੱਖੇ ਇਹੀਓ ਰਿਆ ਕੋਲੋਂ ਤੇ ਇੱਕ ਦਿਨ ਭਾਉ ਵੀ ਘਰੇ ਸੀ ਤੇ ਓਹਨੇ ਬਣਾਏ ਬਣਾਏ ਗੋਲੂ ਨੇ ਤੇ ਭਾਉ ਬੜਾ ਖੁਸ਼ ਹੋਇਆ ਕਿੱਡਾ ਸਵਾਦ ਆਉਂਦਾ ਬਕਿਆ ਸਵਾਦ ਕਹਿੰਦਾ ਲੀਖ ਜੀ ਨੇ ਕਿੱਡੇ ਸਵਾਦ ਚੋਲ ਬਣਾਇਓ। ਅੱਛਾ ਹਮ ਹਾਂ ਮੈਗੀ ਆਲੇ ਮਿਰਚ ਮੁਰਚਾਂ ਪਾਕੇ ਬੜੇ ਸਵਾਦ ਬਣਾਏ ਵਿੱਚ ਹਰੇ ਮਟਰ ਪਾਕੇ ਹ ਹਮ, ਹੋਰ ਫੇਰ ਚਾਚੀ ਤੂ ਸਨਾ ਡੇਜੀ ਦੀ ਸਨਾ, ਡੇਜੀ ਠੀਕ ਆ ਅਮ ਵਧੀਆ, ਅੱਛਾ ਹਮ ਹੁਣ ਗਿਆ ਹੋਣਾ ਸਨਿਵਾਰ ਫੇਰ ਆਉਣੰ ਗੀਆਂ

ਅੱਛਾ ਅੱਛਾ ਅੱਛਾ,

ਚਾਚਾ ਇਧਰੋਂ ਓਧਰੋਂ ਕੀਤੇ ਆਉਣ ਡਿਆ ਕਿਸੇ ਦੇ ਘਰੋਂ ਆਉਣ ਡਿਆ ਚਾਚਾ, ਇੱਦਾਂ ਹੀ ਚਾਚਾ ਵੇਲਾ ਅੱਜ ਆਦੀਆ ਦੇ ਮੁਹੱਲੇ ਗਿਆ ਹੋਣਾ ਵਾਂ, ਆ ਆਹ ਆਉਣਡਿਆ,

ਹਾਂ ਵਧੀਆ ਵਧੀਆ ਤੂ ਸਨਾ, ਹਾਂ ਚਾਚੀ ਸਮੇਰਾ ਮਹਿਰ ਏਹੀ ਕਹਿਣ ਭੇਇ ਨਾਨਕੇ ਚੱਲੀਏ ਨਾਨਕੇ ਚੱਲੀਏ ਤੇ ਮੇਹੇਆ ਮੇਰਾ ਨੀ ਮੇਹੇਆ ਹੁਣ ਨੀ ਜੀ ਕਰਦਾ ਹੁਣ ਨੀ ਚਾਚੀ ਮੇਰਾ ਰਹਿਣ ਨੂ ਏਨਾ ਜੀ ਕਰਦਾ।

ਤੇ ਜੋਨ ਅੱਗੇ ਕਿਹ ਦਿੰਦਾ ਕੇ ਕਹਿ ਦਿੰਦਾ ਭੇਈ ਏਹੇ ਆਉਦੀ ਨੀ ਤੂ ਆਉਂਦੀ ਨੀ ਤੇ ਮੇਹੇਆ ਤੈਨੂੰ ਵੀ ਚੰਗਾ ਭਲਾ ਪਤਾ ਹੈਗਾ, ਅੜੀਏ ਚਾਚੀ ਮੇਰਾ ਫੇਰ ਜਦੋਂ ਮੈ ਵੇਖ ਲੈਂਦੀ ਡੈਡੀ ਧਿਆਨ ਚੱਲ ਜਾਂਦਾ ਫੇਰ ਨੀ ਮੈਂਨੂੰ ਬੜਾ ਹੋਰ ਤਰਾਂ ਹੁੰਦਾ ਤਾਈ ਮੇਰੀ ਵੀ ਕਿਹ ਦਿੰਦੀ ਏ ਕਿ,

ਤੇ ਕਹਿਣ ਡੇਇ ਕਿ ਕਹਿਦੀ ਹੀ ਦੱਸ ਚੱਲ ਜੋਨ ਕੀ ਕਹਿਣਾ ਆਂਦਾ ਤੂਵੀ ਨੀ ਹੁਣ ਤੈਨੂੰ ਆਖਿਆ ਹੀ ਰਾਤ ਰਿਹ ਤੇ ਤੂ ਰਹਿੰਦੀ ਨੀ ਆ,